ਜਿੱਥੇ ਚਾਰ ਬੈਡ ਪਏ ਹੋਏ ਹਨ।

ਇਧਰ ਅਸੀਂ ਦੇਖ ਰਹੇ ਹਾਂ ਕਿ ਇੱਕ ਕਿਤਾਬਾਂ ਕਾਪੀਆਂ ਦੀ ਦੁਕਾਨ ਹੈ।

ਇਧਰ ਅਸੀਂ ਦੇਖ ਰਹੇ ਹਾਂ ਕਿ ਇੱਕ ਆਦਮੀ ਬੈਠਾ ਹੋਇਆ ਹੈ।

ਤੇ ਕੋਲ ਇੱਕ ਦਾਤ ਵੀ ਰੱਖਿਆ ਹੋਇਆ ਹੈ।

ਤੇ ਇੱਕ ਔਰਤ ਨੇ ਪੀਲੇ ਕੱਪੜੇ ਪਾਏ ਹੋਏ ਹਨ।

ਇੱਕ ਸੈਡ ਦੇ ਹੇਠਾਂ ਬਹੁਤ ਸਾਰੇ ਪਲਾਸਟਿਕ ਦੇ ਪਾਈਪ --

ਤੇ ਕੋਲ ਸਾਈਡਾਂ ਤੇ ਬਹੁਤ ਸਾਰੀ ਬੂਟੀ ਉੱਗੀ ਹੋਈ ਹੈ ਤੇ ਕੁਛ ਵੱਡੇ ਦਰੱਖਤ ਲੱਗੇ ਹੋਏ ਹਨ।

ਪੱਖਾ ਵੀ ਚੱਲ ਰਿਹਾ ਹੈ ਤੇ ਦਰਵਾਜਾ ਬੰਦ ਕੀਤਾ ਹੋਇਆ ਹੈ।

ਦੁਕਾਨ ਦੇ ਅੰਦਰ ਹੈਪੀ ਬਰਡੇ ਵਾਲੇ ਗੁਬਾਰੇ ਭੀ ਲੱਗੇ ਹੋਏ ਹਨ।

ਇੱਧਰ ਹੀ ਅਸੀਂ ਦੇਖ ਰਹੇ ਹਾਂ ਕਿ ਦੋ ਤਿੰਨ ਚਿੱਟੇ ਬੋਰੇ।

ਇਧਰ ਈ ਅਸੀਂ ਦੇਖ ਰਹੇ ਹਾਂ ਕਿ ਕੁਛ ਬੋਰੀਆਂ ਦੇ ਵਿੱਚ ਪਾ ਕੇ ਰੱਖਿਆ ਹੋਇਆ ਹੈ।

ਉਸਦੇ ਪਾਸੋਂ ਬਹੁਤ ਸਾਰੇ ਦਰਖਤ ਲੱਗੇ ਹੋਏ ਹਨ ਤੇ ਕੁਝ ਲੋਕ ਖੜੇ ਦਿਖ ਰਹੇ ਨੇ।

ਇਧਰ ਅਸੀਂ ਦੇਖ ਰਹੇ ਹਾਂ ਇੱਕ ਦੁਕਾਨ ਜਿਸਦੇ ਬਾਹਰ ਲਿਖਿਆ ਹੋਇਆ ਹੈ।

ਓਸਦੇ ਬਾਹਰ ਇੱਕ ਮੋਟਰਸਾਈਕਲ ਖੜਾ ਹੈ ਤੇ ਓਸਦੇ ਨਾਲ ਹੀ ਬਿਲਕੁਲ ਇੱਕ--

ਕੋਲਡ ਡਰਿੰਕ ਦੀਆਂ ਬੋਤਲਾਂ ਹਨ ਪਾਣੀ ਵਾਲੀਆਂ ਬੋਤਲਾਂ ਹਨ ਤੇ ਵਿਸਕੁਟ ਦੇ ਪੈਕਟ ਹਨ।